speech ਦੇਣੀ ਆ ਮੈਂ ਉਹ topic ਤਿਆਰ ਕੀਤਾ ਤੇ ਤੁਸੀ ਮੈਨੂੰ ਦੱਸ ਸਕਦੇ ਹੋ, ਮਤਲਬ ਇਹਦੇ ਵਿੱਚ ਮੈਂ ਤਿਆਰ ਤਾਂ ਕਰ ਲਿਆ ਨਾ ਮਤਲਬ ਇਹ ਪੁੱਛਣ ਦੇ ਲਈ ਮਤਲਬ ਮੈਂ ਤੁਹਾਨੂੰ call ਕੀਤੀ ਆ ਕੀ ਮੰਨਲੋ ਜੇ ਮੇਰੀ ਇਹਦੇ ਵਿੱਚ ਕੋਈ ਗਲਤੀ ਹੋਏਗੀ ਜਾਂ ਇਹਦੇ ਤੋਂ ਅੱਗੇ ਤੁਹਾਨੂੰ ਕੁਛ ਪਤਾ ਹੋਏਗਾ ਤੁਸੀ ਮੈਨੂੰ ਦੱਸ ਸਕਦੇ ਹੋ ਫਿਰ ਉਹਦੇ ਬਾਰੇ, ਹਾਂ ਜੀ ਤੇ topic ਏ ਨਾ ਭਗਵਾਨ ਰਾਮ ਸੀਗੇ ਜਦੋ ਮਤਲਬ ਉਹਨਾਂ ਬਨਵਾਸ ਦੇ ਲਈ ਗਏ ਸੀ ਤੇ ਫਿਰ ਜਿਹੜੇ ਜਿਹੜੇ ਸਥਾਨਾਂ ਤੇ ਠਹਿਰੇ ਨਾ ਉਹ ਉਹਨਾਂ ਬਾਰੇ ਆ ਇਹ topic ਹਾਂ ਜੀ ਤੇ ਨਾ ਮੈਂ ਹੁਣ ਤੁਹਾਨੂੰ ਦੱਸ ਰਹੀ ਆ,

ਭਗਵਾਨ ਰਾਮ ਅਤੇ ਦੇਵੀ ਸੀਤਾ ਆਪਣੇ ਚੌਦਾਂ ਸਾਲਾਂ ਦੇ ਬਨਵਾਸ ਦੌਰਾਨ ਅਯੋਧਿਆ ਤੋਂ ਲੰਕਾ ਵਿੱਚਕਾਰ ਇਹਨਾਂ ਸੱਤ ਸਥਾਨਾਂ ਤੇ ਠਹਿਰੇ ਸਨ।

ਅਤੇ ਸ਼੍ਰੀ ਲੰਕਾ ਵਿੱਚ ਸਮਾਪਤ ਕੀਤੀ, ਇਸ ਦੌਰਾਨ ਉਹਨਾਂ ਨਾਲ ਜੋ ਵੀ ਘਟਨਾਵਾਂ ਵਾਪਰੀਆਂ ਉਹਨਾਂ ਦੋ ਸੌ ਥਾਵਾਂ ਦੀ ਪਛਾਣ ਕੀਤੀ ਗਈ ਹੈ, ਅੱਜ ਅਸੀਂ ਤੁਹਾਨੂੰ ਉਹਨਾਂ ਵਿੱਚੋਂ ਸੱਤ ਅਜਿਹੇ ਪ੍ਰਮੁੱਖ ਸਥਾਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਭਗਵਾਨ ਚੌਦਾਂ ਸਾਲਾਂ ਦੇ ਬਨਵਾਸ ਦੌਰਾਨ ਗਏ ਸਨ, ਆਓ ਅਸੀਂ ਜਾਣਦੇ ਹਾਂ ਇਹਨਾਂ ਸਥਾਨਾਂ ਬਾਰੇ, ਪਹਿਲਾ ਸਥਾਨ ਹੈ ਅਯੋਧਿਆ ਉੱਤਰ ਪ੍ਰਦੇਸ਼ ਜੇਕਰ ਤੁਸੀ ਰਮਾਇਣ ਬਾਰੇ ਚੰਗ ਤਰਾਂ ਜਾਨਣਾ ਚਾਹੁੰਦੇ ਹੋ ਤਾਂ ਇੱਕ ਅਜਿਹੀ ਇੱਕ ਵਾਰ ਅਯੋਧਿਆ ਜਰੂਰ ਆਓ, ਅਯੋਧਿਆ ਉੱਤਰ ਪ੍ਰਦੇਸ਼ ਵਿੱਚ ਫੈਜ਼ਾਬਾਦ ਦੇ ਨੇੜੇ ਇੱਕ ਸਥਾਨ ਭਗਵਾਨ ਰਾਮ ਦੇ ਜਨਮ ਸਥਾਨ ਵਜੋਂ ਜਾਣਿਆ ਜਾਂਦਾ ਹੈ, ਇੱਥੇ ਬਹੁਤ ਸਾਰੇ ਮੰਦਿਰ ਅਤੇ ਹੋਰ ਧਾਰਮਿਕ ਸਥਾਨ ਹਨ, ਜੋ ਇਹਨਾਂ ਨੂੰ ਰਮਾਇਣ ਨਾਲ ਜੋੜਦੇ ਹਨ। ਠੀਕ ਹੈ ਜੀ ਮੈਨੂੰ ਨਾ ਇਹਦੇ ਬਾਰੇ ਸਿਰਫ ਇਹਨਾਂ ਕ ਹੀ ਪਤਾ ਅਯੋਧਿਆ ਤੇ ਉੱਤਰ ਪ੍ਰਦੇਸ਼ ਬਾਰੇ, ਹਾਂਜੀ ਜੇ ਤੁਹਾਨੂੰ ਇਹਦੇ ਬਾਰੇ ਕੁਛ ਅੱਛਾ ਜੀ,

ਇੱਥੇ ਗਿਆਰਾਂ ਸਾਲ ਤੱਕ ਚਿਤਰਕੂਟ ਵਿਖੇ ਠਹਿਰੇ ਸਨ, ਜੋ ਯਾਤਰਾ ਦੇ ਸਭਤੋਂ ਮਹੱਤਵਪੂਰਨ ਸਥਾਨਾਂ ਵਿੱਚੋਂ ਇੱਕ ਹੈ ਇਹ ਇੱਥੇ ਹੀ ਇੱਥੇ ਸੀ ਕੀ ਰਾਮ ਅਤੇ ਸੀਤਾ ਅਤਰੀ ਸਤ ਅਮਰ ਅਹ ਸੰਤਾਂ ਵਿੱਚੋਂ ਇੱਕ ਅਤੇ ਉਸਦੀ ਪਤਨੀ ਅਹ ਅਨੁਸ਼ ਪੋਇਆ ਦੇਵੀ ਨੂੰ ਮਿਲੇ ਸਨ। ਵਰਤਮਾਨ ਚਿਤਰਕੂਟ ਵਿੱਚ ਸਭ ਕੁੱਝ ਰਾਮ ਨਾਲ ਸੰਬੰਧਿਤ ਹੈ, ਰਾਮਘਾਟ, ਹਨੂੰਮਾਨ ਧਾਰਾ ਅਹ ਕਾਮਾਦਗਿਰੀ, ਜਾਨਕੀ ਕੁੰਡ, ਅਹ ਸਪਤਿਕ ਸ਼ਿਲਾ, ਗੁਪਤ ਗੋਦਾਵਰੀ, ਸੀਤਾ ਕੀ ਰਸੋਈ, ਦੇਵੀ ਅਨੁਸੂਯਾ ਮੰਦਿਰ ਇੱਥੇ ਦੇਖਣ ਲਈ ਕੁੱਝ ਸਥਾਨ ਹਨ ਇੱਥੋਂ ਤੱਕ ਜਿਹੜਾ ਨਾਸਿਕ ਸੀ ਉਹਦੇ ਬਾਰੇ ਲਿਖਿਆ ਹੋਇਆ ਵਾ but ਉਹਦੇ ਬਾਰੇ ਨਾ ਮੈਨੂੰ ਥੋੜਾ ਜਿਹਾ ਹੀ ਪਤਾ ਜੇ ਉਹਦੇ ਵਿੱਚ ਕੁਝ ਹੋਰ ਤੁਸੀ ਮੈਨੂੰ ਦੱਸ ਦਿਓ, ਮੈ ਉਹ ਤੁਹਾਨੂੰ ਦੱਸਦਾ ਹੁਣ ਪਹਿਲਾਂ

ਪੰਚਵਟੀ ਆਹ ਪੰਚਵਟੀ ਨਾ

ਸੁਪਰਨਾਖਾ ਦਾ ਨੱਕ ਵੱਢ ਦਿੱਤਾ ਸੀ ਇਹ ਹਿੰਦੂ ਧਰਮ ਦੇ ਪੈਰੋਕਾਰਾਂ ਲਈ ਭਾਰਤ ਵਿੱਚ ਸਭਤੋਂ ਵੱਧ ਸਤਿਕਾਰਿਤ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ, ਇੱਥੋਂ ਦਾ ਕਾਲਾ ਰਾਮ ਮੰਦਿਰ ਪੰਚਵਟੀ ਦੇ ਸਭਤੋਂ ਮਸ਼ਹੂਰ ਮੰਦਿਰਾਂ ਵਿੱਚੋਂ ਇੱਕ ਮੰਦਿਰ ਹੈ, ਠੀਕ ਹੈ ਜੀ

ਜੀ ਜਰੂਰ ਜੀ ਮੈਂ ਤੁਹਾਨੂੰ ਦੱਸ ਦੇਣੀ ਆ ਅਹ ਅੱਗੇ ਮੈਨੂੰ ਮੈਂ ਤੁਹਾਨੂੰ ਲੇਪਾਕਸ਼ੀ ਆਂਧਰਾ ਪ੍ਰਦੇਸ਼ ਬਾਰੇ ਦੱਸ ਦੇਣੀ ਆ ਜੀ, ਲੇਪਾਕਸ਼ੀ ਆਂਧਰਾ ਪ੍ਰਦੇਸ਼ ਵਿੱਚ ਇੱਕ ਮਸ਼ਹੂਰ ਪੁਰਾਤਤਵ ਅਸਥਾਨ ਹੈ ਰਮਾਇਣ ਵਿੱਚ ਇਹ ਇੱਥੇ ਹੈ ਕੀ ਜਟਾਊ ਸੀਤਾ ਨੂੰ ਉਸਤੋਂ ਬਚਾਉਣ ਲਈ ਰਾਵਣ ਨਾਲ ਲੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਅੰਤ ਵਿੱਚ ਉਹ ਜਖ਼ਮੀ ਹੋਕੇ ਹੇਠਾਂ ਡਿੱਗ ਜਾਂਦਾ ਹੈ ਕਿਹਾ ਜਾਂਦਾ ਹੈ ਕੀ ਲੇਪਾਕਸ਼ੀ ਉਹੀ ਸਥਾਨ ਹੈ ਜਿੱਥੇ ਇਹ ਘਟਨਾ ਵਾਪਰੀ ਸੀ, ਜਦੋ ਵੀ ਤੁਸੀ ਇੱਥੇ ਆਓ ਇੱਕ ਵਾਰ ਵੀਰਭੱਦਰ ਮੰਦਿਰ ਜਰੂਰ ਜਾਓ, ਦੁਨੀਆਂ ਦੀ ਸਭਤੋਂ ਵੱਡੀ ਨਦੀ ਮੂਰਤੀ ਕੇ ਨਾ ਮੈਨੂੰ ਹਾਂਜੀ ਹਾਂਜੀ ਮੈਂ ਤੁਹਾਨੂੰ ਅੱਗੇ ਦੱਸ ਦੇਣੀ ਆ ਕੀ ਤਲਾਈ ਮੀਨਾਰ ਇਹਦੇ ਬਾਰੇ ਸ਼੍ਰੀ ਲੰਕਾ ਵਿੱਚ ਉਹ ਸਥਾਨ ਹੈ ਇਹ ਜਿੱਥੇ ਰਾਮ ਨੇ ਰਾਵਣ ਨੂੰ ਮਾਰਿਆ ਸੀ, ਇਸਤੋਂ ਬਾਅਦ ਰਾਮ ਦੇ ਕਹਿਣ ਤੇ ਰਾਵਣ ਦੇ ਭਰਾ ਵਿਭਿਸ਼ ਵਿਭੂਸ਼ਣ ਵਿਭੀਸ਼ਣ ਨੂੰ ਲੰਕਾ ਦਾ ਰਾਜਾ ਐਲਾਨਿਆ ਗਿਆ। ਥੋੜੀ ਦੇਰ ਬਾਅਦ ਸੀਤਾ, ਰਾਮ ਅਤੇ ਲਕਸ਼ਮਣ ਆਪਣੇ ਪਰਿਵਾਰ ਨਾਲ ਦੁਆਰਾ ਅਯੋਧਿਆ ਲਈ ਰਵਾਨਾ ਹੋਏ, ਵਰਤਮਾਨ ਵਿੱਚ ਇਹ ਸਥਾਨ ਮਨਾਰ ਟਾਪੂ ਦੇ ਉੱਤਰ ਪੱਛਮੀ ਤੱਟ ਉੱਤੇ ਸਥਿਤ ਹੈ। ਤੁਸੀ ਮਨਾਰ ਤੋਂ ਸੜਕ ਦੁਆਰਾ ਇੱਥੇ ਪਹੁੰਚ ਸਕਦੇ ਹੋ, ਜੋ ਟਾਪੂ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜਦਾ ਹੈ, ਠੀਕ ਹੈ ਜੀ, ਤੇ ਅੱਗੇ ਮੈਨੂੰ ਤੁਸੀ

ਹਾਂਜੀ ਇਸਤੋਂ ਅੱਗੇ ਮੈਂ ਜੀ ਰਾਮੇਸ਼ਵਰਮ ਤਾਮਿਲਨਾਡੂ ਅਹ ਇਸ ਬਾਰੇ ਮੈਂ ਤੁਹਾਨੂੰ ਦੱਸਦੀ ਆ ਕੀ ਸਾਰੀਆਂ ਥਾਵਾਂ ਵਿੱਚੋਂ ਸਭਤੋਂ ਮਸ਼ਹੂਰ ਰਾਮੇਸ਼ਵਰ ਉਹ ਥਾਂ ਹੈ ਜਿਥੇ ਭਾਰਤ ਅਤੇ ਸ਼੍ਰੀ ਲੰਕਾ ਵਿੱਚਕਾਰ ਪੁੱਲ ਰਾਮ ਦੀ ਸੈਨਾ ਦੁਆਰਾ ਬਣਾਇਆ ਗਿਆ ਸੀ, ਇਹ ਸਥਾਨ ਸੁੰਦਰ ਵਿਵੇਕਾਂ ਨਾਲ ਮੰਦਿਰ ਅਤੇ ਸ਼ਿਵ ਮੰਦਿਰ ਲਈ ਮਸ਼ਹੂਰ ਹੈ, ਇਹ ਵੀ ਮੰਨਿਆ ਜਾਂਦਾ ਹੈ ਕੀ ਸੀਤਾ ਨੇ ਸ਼੍ਰੀ ਲੰਕਾ ਤੋਂ ਵਾਪਸ ਆਉਂਦੇ ਸਮੇਂ

ਤੇ ਇਸਤੋਂ ਇਲਾਵਾ ਨਾ ਇਹਦੇ ਵਿੱਚ ਜਿਹੜਾ ਹੋਰ ਇੱਕ ਸਥਾਨ ਜਿਹਦੇ ਬਾਰੇ ਮੈਨੂੰ ਪਤਾ ਉਹਦੇ ਵਿੱਚ ਹੈਗਾ ਕੀ ਕਿਸ਼ਕੰਧਾ ਕਰਨਾਟਕ ਹਨਾਂ ਇੱਕ ਕਿਸ਼ਕੰਧਾ ਕਰਨਾਟਕ ਦੇ ਵਿੱਚ ਹੈ, ਜਿਸਨੂੰ ਹੁਣ ਹਮਪੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਸਮੇਂ ਇਸ ਸਥਾਨ ਤੇ ਬਾਂਦਰਾਂ ਦਾ ਰਾਜ ਸੀ, ਇਹ ਉਹ ਸਥਾਨ ਹੈ ਜਿੱਥੇ ਰਮਾਇਣ ਦੇ ਦੌਰਾਨ ਸੁਗਰੀਵ ਬਲੀ ਦਾ ਪ੍ਰਸਿੱਧ ਯੁੱਧ ਹੋਇਆ ਸੀ, ਅੱਜ ਹਮਪੀ ਯੂ ਅਹ unesco

ਵਿਰੂਪਕਸ਼ਾ ਮੰਦਿਰ, ਵਿੱਠਲ ਮੰਦਿਰ ਜਰੂਰ ਜਾਓ, ਤੁੰਗਭਦਰਾ ਨਦੀ ਦੇ ਕੰਢੇ ਇੱਕ ਗੁਫਾ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕੀ ਸੁਗਰੀਵ ਨੇ ਸੀਤਾ ਦੇ ਗਹਿਣੇ ਛੁਪਾਏ ਹੋਏ ਸਨ, ਚੱਟਾਨਾਂ ਤੇ ਇਸਦੇ ਨਿਸ਼ਾਨ ਅਤੇ ਧਾਰੀਆਂ ਹਨ ਜੋ ਕੇ ਸੀਤਾ ਦੇ ਗਹਿਣਿਆਂ ਤੋਂ ਬਣੀਆਂ ਹੋਈਆਂ ਹਨ, ਠੀਕ ਹੈ ਜੇ ਮੈਨੂੰ ਇਹਦੇ ਬਾਰੇ ਇਹਨਾਂ ਹੀ ਪਤਾ ਦੇਖੋ ਠੀਕ ਲਿਖਿਆ ਨਾ ਜਿਹੜਾ ਮੈਂ ਹੁਣ ਸਾਰਾ topic ਤਿਆਰ ਕੀਤਾ। ਹਾਂਜੀ ਤੇ ਮੈਂ ਨਾ ਤੁਹਾਨੂੰ ਪੁੱਛ ਰਹੀ ਸੀ ਵੀ ਜਿਵੇਂ ਅਯੋਧਿਆ ਜਿਹੜਾ ਉੱਤਰ ਪ੍ਰਦੇਸ਼ ਸੀ ਉੱਤਰ ਪ੍ਰਦੇਸ਼ ਦੇ ਵਿੱਚ ਹੈ, ਤੇ ਇਹਦੇ ਵਿੱਚ ਤੁਸੀ ਮੈਨੂੰ ਕੋਈ ਦੱਸ ਸਕਦੇ ਹੋ ਕੀ ਮਤਲਬ ਜਿਹੜੇ ਇਹਨੂੰ ਧਾਰਮਿਕ ਸਥਾਨਾਂ ਨਾਲ ਜੋੜਦੇ ਨੇ ਉਹਨਾਂ ਮੰਦਿਰਾਂ ਦੇ ਜੇ ਤੁਹਾਨੂੰ ਨਾਮ ਵੀ ਪਤਾ ਹੋਣ

ਹਾਂਜੀ ਹਾਂਜੀ ਅਹ ਜੀ ਜਰੂਰ ਜੀ ਮੈਂ ਤੁਹਾਨੂੰ ਦੱਸ ਅਯੋਧਿਆ ਬਾਰੇ ਪੁੱਛ ਰਹੇ ਸੀ ਨਾ ਅਯੋਧਿਆ ਦੇ ਦੌਰਾਨ ਵਾਲਾ

ਜੀ ਜੀ ਮੈਂ ਉਸ ਬਾਰੇ ਹੀ ਕਹਿ ਰਹੀ ਸੀ ਉਹ ਬਾਰੇ ਹੀ ਦੱਸ ਦੇਣੀ ਆ ਇਸ ਵਿੱਚ ਹੈ ਕੀ ਜੇਕਰ ਤੁਸੀ ਰਮਾਇਣ ਬਾਰੇ ਚੰਗੀ ਤਰਾਂ ਜਾਨਣਾ ਚਾਹੁੰਦੇ ਹੋ ਤਾਂ ਇੱਕ ਵਾਰ ਤੁਹਾਨੂੰ ਅਯੋਧਿਆ ਜਰੂਰ ਜਾਣਾ ਚਾਹੀਦਾ ਹੈ, ਜਿਹੜਾ ਅਯੋਧਿਆ ਹੈ ਨਾ ਉਹ ਨਾ ਉੱਤਰ ਪ੍ਰਦੇਸ਼ ਵਿੱਚ ਅਹ ਫੈਜ਼ਾਬਾਦ ਦੇ ਨੇੜੇ ਇੱਕ ਸਥਾਨ ਭਗਵਾਨ ਰਾਮ ਦੇ ਜਨਮ ਸਥਾਨ ਵਜੋਂ ਜਾਣਿਆ ਜਾਂਦਾ ਹੈ, ਇੱਥੇ ਬਹੁਤ ਸਾਰੇ ਮੰਦਿਰ ਅਤੇ

ਮਤਲਬ ਕੋਈ ਮਸ਼ਹੂਰ ਮੰਦਿਰ ਹੋਣਗੇ ਨਾ ਉੱਥੇ ਜਿਹੜੇ ਪ੍ਰਸਿੱਧ ਹੋਣਗੇ। ਜੀ ਜੀ ਉਹੀ

ਮਤਲਬ ਜਿੰਨਾ ਕ ਮੈਂ topic ਤਿਆਰ ਕੀਤਾ ਉਹ ਬਿਲਕੁਲ ਠੀਕ ਹੈ ਨਾ speech ਦੇ ਲਈ

ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ thank you ਜੀ ਹਾਂਜੀ thank you so much

ਹਾਂਜੀ Madam ਮੈਂ ABC telecom ਤੋ ਸੁਖਦੇਵ ਸਿੰਘ ਗਲ ਕਰ ਰਿਹਾ ਹਾਂ ਸੁਖਦੇਵ ਸਿੰਘ ਢਿਡੋਂ Madam ਮੈ ਤੁਹਾਨੂੰ ਆਹ ਮੈ ਤੁਹਾਡੀ ਕੀ ਸਹਾਇਤਾ ਕਰ ਸਕਦਾ ਹਾਂ ਸਾਡੀ Company ਵਿੱਚ ਤੁਹਾਡਾ ਬਹੁਤ ਬਹੁਤ ਹਾਰਦਿਕ ਤੇ ਲਖ ਲਖ ਵਧਾਈਆਂ ਵਾਲਾ ਸਵਾਗਤ ਹੈ ਅਹ Madam ਅਹ ਤੁਹਾਨੂ ਹੋਈ ਅਸੁਵਿਦਾ ਦੇ ਲਈ ਮੈ ਮਾਫ਼ੀ ਚੌਂਦਾ ਹਾਂ ਤੇ ਕੀ ਮੈ ਜਾਣ ਸਕਦਾ ਹਾਂ ਕੀ ਤੁਹਾਡਾ ਸ਼ੁਭ ਨਾਮ ਕੀ ਹੈ Madam ਅਕਾਨਸ਼ਾ ਜੀ ਕੀ ਨੰਬਰ ਵੀ ਤੁਹਾਡੇ ਨਾਮ ਤੇ ਹੀ ਹੈ

ਹਾਂਜੀ ਹਾਂਜੀ Madam ਤੁਸੀਂ ਕੋਈ ਗਲ ਨੀ ਜਲਦੀ ਨਾ ਕਰੋ ਆਰਾਮ ਨਾਲ ਮੈਨੂ ਆਪਣੀ ਸਮਸਿਆ ਬਾਰੇ ਜਾਨੂ ਕਰਵਾਉ ਮੈ ਤੁਹਾਡੀ ਸੰਪੂਰਨ ਸਹਾਇਤਾ ਕਰਨ ਕਰਨ ਦੇ ਵਿੱਚ ਮੈਨੂ ਖੁਸ਼ੀ ਮੇਹਸੂਸ ਹੋਵੇਗੀ ਤੁਸੀਂ ਆਰਾਮ ਨਾਲ ਦੱਸੋ ਕੇ ਤੁਹਾਡਾ Mobile number ਕੀ ਹੈ ਕਿਸ Area ਚ ਰਹਨੇ ਹੋ ਤੇ ਤੁਹਾਨੂ ਕੀ ਕੀ ਦਿੱਕਤ ਆ ਰਹਿਆ ਨੇ ਇਹ ਇਕ ਤੋ ਬਾਦ ਇਕ ਹੋਲੀ ਹੋਲੀ ਮੈਨੂ ਦੱਸੋ ਤਾ ਕੀ ਮੈ ਤੁਹਾਡਾ ਸਮਾਦਾਨ

ਹਾਂਜੀ ਹਾਂਜੀ Madam ਤੇ ਅੱਗੇ ਦੱਸੋ ਮੈਨੂ ਕੀ ਤੁਹਾਨੂ ਸਮਸਿਆ ਕਦੋ ਤੋ ਹੋਣੀ ਸ਼ੁਰੂ ਹੋਈ ਹੈ ਕਿੰਨੇ ਦਿਨਾ ਤੋ? ਤੇ ਹੁਣ ਤੁਸੀਂ Madam ਇਹ ਦੱਸੋ ਕੀ ਪਰੇਸ਼ਾਨੀ exactly ਹੈ ਕੀ ਮਤਲਬ ਤੁਹਾਨੂੰ ਕਿਸ ਤਰਾਂ ਦੀ ਸਮਸਿਆ ਆ ਰਹੀ ਹੈ ਕੀ ਚੀਜ਼ ਨਹੀਂ ਹੋ ਪਾ ਰਹੀ ਹੈ

ਹਾਂਜੀ ਹਾਂਜੀ Madam ਦੱਸੋ

ਆਹ ਠੀਕ ਹੈ Madam ਤੁਹਾਡੀ ਸਾਰੀ ਸਮਸਿਆ ਮੈਂ ਸੁਨ ਲਈ ਹੈ ਤੇ ਇਸ ਸਮਸਿਆ ਦੇ ਹਲ ਦੇ ਲਈ ਕੀ ਮੈ ਕੁਛ ਸਮੇ ਦੇ ਲਈ ਤੁਹਾਡੇ Call ਨੂ Hold ਤੇ ਰਖ ਸਕਦਾ ਹਾਂ

Hold ਤੇ ਬਣੇ ਰਹਨ ਲਈ, Madam ਤੁਹਾਡਾ ਬਹੁਤੁ ਬਹੁਤ ਧਨਵਾਦ ਤੇ Madam ਮੈਂ ਆਪਣੇ Syatem ਦੇ ਵਿੱਚ Check ਕਿੱਤਾ ਹੈ Madam ਮੈਂ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਹੀ ਕਰ ਰਿਹਾ ਹਾਂ ਤੇ ਤੁਸੀਂ ਬੇਫਿਕਰ ਰਹੋ ਇਸ ਹਲ ਤੋਂ ਬਾਧ ਤੁਹਾਡੀ ਇਹ ਸਮਸਿਆ ਦੁਬਾਰਾ ਤੋਂ ਨਹੀਂ ਹੋਵੇਗੀ ਤੁਹਾਨੂੰ ਏਹ ਸਮਸਿਆ ਅਰ ਦੋਬਾਰਾ Phone ਦੇ ਵਿੱਚ ਨਹੀ ਆਵੇਗੀ ਅਹ Madam ਤੁਸੀਂ ਮੇਰੀ ਗਲ ਧਿਆਨ ਨਾਲ ਸੁਨ ਰਹੇ ਹੋ ਤੇ ਹੁਣ ਅਹ ਮੈ ਤੁਹਾਨੂ ਦਸਣਾ, ਹਾਂਜੀ ਹਾਂਜੀ, ਹੁਣ ਮੈ ਤੁਹਾਨੂ ਦਸਣਾ ਚਾਹਾਂਗਾ ਕੇ ਅਹ ਮੈਂ ਸਾਡੇ System ਵਿੱਚ , Check ਕੀਤਾ ਹੈ ਤੁਹਾਡੀ ਜੋ Phone ਦੇ ਵਿੱਚ ਸਮਸਿਆ ਆ ਰਹੀ ਹੈ ਇਹ ਅਸਲ ਦੇ ਵਿੱਚ Madam Network ਦੀ ਸਮਸਿਆ ਨਹੀਂ ਹੈ ਤੁਸੀਂ ਕੀ ਕੀਤਾ ਹੋਇਆ ਹੈ ਕਿ ਤੁਹਾਡੇ Phone ਦੇ ਵਿੱਚ Auto Pailot ਜੋ ਹੈ Auto ਏਰੋ Auto Airoplane ਵਾਲਾ Mode ਓਹ ਆਪਣੇ ਆਪ On ਹੋ ਹਾਂਜੀ ਮੈ ਤੁਹਾਨੂ ਦਸਣਾ ਚਾਹਾਂਗਾ Madam madam, ਇਹ ਜੋ App ਹੈ ਨਾ, ਇਹ ਤੁਹਾਡੇ Phone ਦੇ ਵਿੱਚ ਆਪਣੇ ਆਪ Malfunctioning ਕਰ ਰਿਹਾ ਹੈ Malfunctioning ਦਾ ਮਤਲਬ ਹੈ, ਇਹ Airplane ਜੋ Mode ਹੈ ਨਾ ਓਹ ਅਸਲ ਦੇ ਵਿੱਚ, ਓਨਾ ਲੋਕਾ ਦੇ ਲਈ ਜਾਦਾ ਫਾਇਦੇਮੰਦ ਹੁੰਦਾ ਹੈ, ਜੋ ਅਕਸਰ ਇੱਕ ਜਗਾਹ ਤੋ ਦੂਸਰੀ ਜਗਾਹ ਯਾਤਰਾ ਤੇ ਰਹੰਦੇ ਹਨ, ਯਾਤਰਾ ਕਰਦੇ ਰਹੰਦੇ ਹਨ ਪਰ ਤੁਹਾਡੇ Phone ਦੇ ਵਿੱਚ ਇਸ App ਨੇ ਕਿ ਕੀਤਾ ਹੋਇਆ ਹੈ ਕਿ ਇਹ ਦਿਨ ਦੇ ਵਿੱਚ ਕਿਸੇ ਵੀ Time ਤੁਹਾਡੇ Phone ਨੂੰ ਬਿਨਾ ਤੁਹਾਡੇ ਇਜ਼ਾਜ਼ਤ ਬਿਨਾ ਕੋਈ Manual intervention ਦੇ ਆਪਣੇ ਆਪ ਹੀ ਤੁਹਾਡੇ Phone ਨੂੰ Airo Airplane Mode ਤੇ ਲਗਾ ਦੇਂਦਾ ਹੈ ਜਿਸ ਵਜਾ ਕਰ ਕੇ ਤੁਹਾਡੇ Internet ਅਹ Madam ਮੈਂ ਤੁਹਾਨੂੰ ਦਸਣਾ ਚਾਹਵਾਂਗਾ ਇਹ Airplane Mode ਤੇ ਤੁਹਾਡੇ Phone ਨੂੰ Set ਕਰ ਦੇਂਦਾ ਹੈ ਆਪਣੇ ਆਪ ਇਸ ਕਰ ਕੇ ਤੁਹਾਡੇ Phone ਦਾ ਜੋ Internet ਹੈ ਉਸ ਦੀ ਰਫ਼ਤਾਰ ਅਤੇ ਤੁਹਾਡੇ Call ਦੇ ਵਿੱਚ ਜੋ ਪਰਸ਼ਾਨੀ ਹੋਂਦੀ ਹੈ ਸਾਮਣੇ ਵਾਲੇ ਵਿਅਕਤੀ ਨੂੰ ਤੁਹਾਡੀ ਆਵਾਜ਼ ਸੁਣਾਈ ਨਹੀਂ ਦੇਂਦੀ ਅਤੇ Internet ਪਹਿਲਾ ਨਾਲ ਕਾਫ਼ੀ ਜਾਦਾ Slow ਚਲਦਾ ਹੈ ਇਹ ਥੀਮਾਂ ਚਲਦਾ ਹੈ ਉਸ ਦੀ ਵਜਾ ਏਹੀ ਹੈ ਜਿਸ ਕਰ ਕੇ ਤੁਹਾਡੇ Phone ਦੇ ਸਾਰੇ Functions ਕਾਫ਼ੀ ਤਹਿਮੀ ਗਤੀ ਨਾਲ ਕੰਮ ਕਰਦੇ ਹਨ ਇਸ ਤੋਂ ਅਲਾਵਾ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਸਬ ਤੋਂ ਪਹਿਲਾ ਤੁਹਾਨੂੰ ਅਪਣੇ Phone ਦੀ Setting ਦੇ ਵਿੱਚ ਜਾ ਕੀ Phone ਦੇ ਜੋ All clear data ਵਾਲਾ ਇੱਕ option ਹੈ ਉਸ ਤੇ Click ਕਰਨਾ ਹੋਵੇਗਾ ਉਸ ਤੇ Click ਕਰਨ ਤੋਂ ਬਾਧ ਤੁਹਾਡੇ ਜੋ Dataphone ਦੇ ਉਪਰ ਕਾਫ਼ੀ ਸਾਰਾ Load ਪਾਹ ਰਯਾ ਹੈ ਉਹ ਬੇਲੋੜਾ ਅਹ Data ਆਪਣੇ ਆਪ ਹਟ ਜਾਵੇਗਾ ਜਦੋ ਤੁਸੀਂ ਇਸ option ਤੇ Click ਕਰੋਗੇ ਉਸ ਤੋਂ ਬਾਧ Madam ਤੁਹਾਨੂੰ Call ਤੇ Internet Setting ਦੇ ਵਿੱਚ ਜਾ ਕੇ ਇੱਕ ਇੱਕ setting ਹੋਰ change ਕਰਨੀ ਹੈ ਸਬ ਤੋ ਪਹਲਾ ਤੁਸੀਂ ਇਹ ਦੱਸੋ, ਕੀ ਕੀ ਤੁਹਾਨੂ ਆਪਣੇ Mobile ਦੇ ਵਿੱਚ Setting ਦਾ Option ਨਜ਼ਰ ਆਰੇਹਾ ਹੈ Madam ਪਹਲਾ ਤਾ ਤੁਹਾਨੂੰ Madam ਸਬ ਤੋ ਪਹਲਾ ਓਹ Data ਖ਼ਤਮ ਕਰਨਾ ਹੋਵੇਗਾ ਉਸ ਤੋ ਬਾਦ ਤੁਹਾਨੂ Airplane ਵਾਲੇ Mode ਤੋ ਬਾਹਰ ਨਿਕਲਨ ਦੇ ਲਈ ਜੋ App ਹੈ ਉਸਨੂ Permanently delete ਕਰਨਾ ਹੋਵੇਗਾ ਪੱਕੇ ਤੋਰ ਤੋ ਆਪਣੇ Phone ਤੋ delete ਕਰਨ ਤੋ ਬਾਦ ਤੁਹਾਨੂ call settings ਦੇ ਵਿੱਚ ਜਾ ਕੇ ਓਥੇ ਇਕ option ਹੈ reset network ਉਸਤੇ click ਕਰਨਾ ਹੋਵੇਗਾ

ਮੈਂ ਠੀਕ ਹਾਂ ਤੁਸੀ ਕਿਵੇਂ ਹੋ

ਬਸ ਏਹੀ free ਨਹੀਂ ਹੁੰਦੀ ਕਦੇ ਘਰ ਦੇ ਕਮ ਕਦੇ office ਦੇ ਅਨਾ ਹੀ ਨਹੀਂ ਹੋਇਆ

ਇਹ ਏਨੀ ਜਲਦੀ ਨਹੀਂ ਖਤਮ ਹੋਣ ਵਾਲਾ ਕੋਈ ਬੀਮਾਰੀ ਜਾ ਮਹਾਮਾਰੀ ਫੈਲ ਜਾਂਦੀ ਆ ਏਨੀ ਜਲਦੀ ਨਹੀਂ ਖਤਮ ਹੁੰਦੀ ਥੋੜ੍ਹਾ time ਲਗਦਾ ਇਹ ਤਾ ਇਹਨਾਂ ਨੂੰ ਸਮਝ ਨਹੀਂ ਸੀ ਇਸ ਬਾਰੇ ਹੁਣ ਇਹਦਾ ਵ ਇਹ ਤਾ viral ਇਹ ਤਾ ਫੈਲ ਦਾ ਹੀ ਰਹਿਣਾ ਆ ਆਪਨੂੰ ਹੀ ਧਿਆਨ ਰੱਖਣਾ ਪੈਣਾ ਆ ਓਹੀ ਤੇ ਹੈ ਹੁਣ omicron ਆ ਗਿਆ ਪਹਿਲੇ deltaplus ਕਹਿ ਰਹੇ ਸੀ vaccination ਵੀ ਕਰਵਾ ਲਈ ਪਰ ਜਿੰਨੇ vaccination ਵੀ ਕਾਰਵਾਈ ਏ ਓਹਨੂੰ ਹੋਈ ਜਾਂਦਾ ਪਿਆ ਹਾਂ ਮੈਂ ਦੋਨੂੰ ਕਰਵਾਲੀ ਸੀ ਜਦੋ start ਹੋਇਆ ਸੀ

ਅੱਛਾ ਹੁਣ ਲਗ ਜੋ ਗਈ ਦੁਸਰੀ dose ਵੀ ਲਗਵਾ ਲੀਓ ਆਹ ਸੱਚ ਨਹੀਂ ਹੈ ਪਤਾ ਜਿਹੜਾ covid ਹੁੰਦਾ ਆ ਇਹ ਇਕ viral ਹੈ ਇਹ ਸਰੀਰ ਵਿਚ ਜਾ ਕੇ ਫੈਲ ਜਾਂਦਾ ਇਹ immunity system ਤੇ depend ਆ ਆਪਣਾ immunity system ਕਿਵੇਂ ਆ ਜੇ ਤੇ ਆਪਣਾ immunity system ਵਧੀਆ ਤਾ ਠੀਕ ਹੈ ਇਹ ਜਿਹੜੀਆਂ vaccination ਲੱਗ ਰਹੀਆਂ ਨੇ ਦੋਨੂੰ ਇਹ ਇਕ immunity power ਦੀਦਿਆਂ ਨੇ ਹੋਰ ਇਹਦਾ ਕੁਛ ਨਹੀਂ ਹੈ ਕਿ ਆਪਣੇ ਸਰੀਰ ਚ immunity ਕਿੰਨੀ ਕਾ ਕਿੰਨੀ ਆਪਾ ਇਸ ਬਿਮਾਰੀ ਨੂੰ ਸਹਿਣ ਕਰ ਸਕਦੇ ਆ ਕਈ ਲੋਕ ਤਾ ਸਾਨੂੰ ਹਾਏ ਕਰੋਨਾ ਹੋਗਿਆ ਇਸ ਕਰਕੇ ਥੋੜ੍ਹਾ ਜਾ ਡਰ ਜਾਂਦੇ ਨੇ ਤੈਨੂੰ ਪਤਾ ਪਹਲੇ ਵਾਰ ਕਰੋਨਾ start ਹੀ ਹੋਇਆ ਸੀ ਅੱਧੇ ਜਾਣੇ ਤਾ ਦਿਲ ਦੀਆ ਬਿਮਾਰੀਆਂ ਨਾਲ ਹੀ ਮਰ ਗਏ ਸੀ ਕਿਸੇ ਨੂੰ ਵੀ ਕਰੋਨਾ ਆ ਗਿਆ report ਵਿਚ ਤੇ ਓਹਨਾ ਨੂੰ ਹੋ ਗਿਆ ਬਸ ਬਿਮਾਰੀ ਤੇ ਠੀਕ ਹੀ ਨਹੀਂ ਹੋਣੀ ਪਰ ਇਹਦਾ ਦਾ ਕੁਛ ਨਹੀਂ ਹੈ ਇਹ ਸਬ ਸਾਰਾ ਆਪਣੇ immunity system ਤੇ depend ਕਰਦਾ ਆ ਕਿ ਆਪਣਾ ਸਰੀਰ ਕਿੰਨਾ ਕਾ ਛੱਲ ਸਕਦਾ ਇਹ ਇਕ viral ਆ ਹੋਰ ਕੁਛ ਨਹੀਂ ਖਾਂਸੀ ਹੋ ਜੇ ਜੁਕਮ ਹੋ ਗਿਆ ਗਲਾ ਖਰਾਬ ਥੋੜ੍ਹਾ ਬੁਖ਼ਾਰ ਹੋ ਗਿਆ ਵਾਸੇ ਹੀ ਕਰੋਨਾ ਪੌਜ਼ਟਿਵ ਆ ਜਾਂਦਾ ਓਹੀ ਤੇ ਹੈ ਓਹਨਾ ਨੇ ਕੋਈ experiment ਕੀਤਾ ਉਸਤੋਂ ਬਾਦ ਹੀ ਆਹ start ਹੋਇਆ ਸਬ ਤੋਂ ਪਹਲੇ ਚੀਨ ਵਿਚ ਹੀ ਮਰੀਜ਼ ਪਾਏ ਗਏ ਸੀ ਕਰੋਨਾ ਦੇ ਓਥੇ ਤਾ shoot ਕਰ ਦਿੰਦੇ ਸੀ ਉਸਤੋਂ ਬਾਅਦ ਬੜੀ ਬੜੀ ਵਿਚ ਜਿਵੇ ਅਮਰੀਕਾ ਆਸਟ੍ਰੇਲੀਆ ਇੰਡੀਆ ਵਿਚ ਹੁਣ ਆਪਣੀ ਇੰਡੀਆ ਦੀ ਜਨਸੰਖਿਆ ਬਹੁਤ ਜਾਂਦਾ ਆਪਾ ਵਰਗਿਆਂ ਨੂੰ ਸਬਲਾਣਾ ਔਖਾ ਹੋ ਰਹੇ ਆ ਕਿਉਕਿ ਹੁਣ ਆਸਟ੍ਰੇਲੀਆ ਵਿਚ ਤਾ ਦੋ ਕਰੋੜ ਜਨਸੰਖਿਆ ਹੈ ਓਥੇ ਤੇ ਆਪਣੇ ਆਪ ਸਹੀ ਵੀ ਹੋ ਜੋ ਗਏ ਹੁਣ ਆਪਣੇ ਇਥੇ ਹੈ ਗਈ ਇਕ ਸੋ ਪੈਂਤੀ ਕਰੋੜ ਹੁਣ ਇਹਨਾਂ ਨੂੰ ਸਾਮਣਾ ਔਖਾ ਹੀ ਆ ਤੈਨੂੰ ਤੇ ਪਤਾ ਹੀ ਆ ਇੰਡੀਆ ਦਾ ਦਿੱਲੀ ਕਿ ਸਾਰੇ ਕੀਤੇ ਹੀ ਹਾਲ ਸੀ ਇਟਲੀ ਤਾ ਕਹਿੰਦੇ ਸੀ ਪੂਰਾ ਸ਼ਹਿਰ ਖਤਮ ਹੋ ਗਿਆ ਤੇ ਹੁਣ ਵੀ ਦੁਬਾਰਾ ਫਿਰ ਆ ਗਿਆ ਹੈ ਤੀਸਰੀ ਵਾਰ ਹੋਇਆ ਹੁਣ lockdwon ਦਾ ਤੇ ਕਹਿ ਨਹੀਂ ਰਹੇ ਪਰ ਦੇਖ ਦੇ ਆ ਫੈਲ ਰਹੇ ਹਾਲੀ ਵੀ hospital ਦੇ hospital ਭਰੇ ਪੈ ਨੇ ਹੁਣ ਜਗ੍ਹਾ ਕਿ ਓਥੇ ਗੈਸ ਖਤਮ ਹੋਈ ਸੀ ਸਾਹ ਲੈ ਚ ਦਿਕਤ ਆ ਰਹੀ ਸੀ ਲੋਕਾਂ ਚ artificial ਸਾਹ ਵਗੈਰਾ ਲੈ ਰਹੇ ਸੀ artificial ਗੈਸ ਮੰਗੀਏ ਜਾ ਰਹੀ ਸੀ ਭਰੋ ਦੀ ਬਹੁਤ ਦਿਕਤ ਆਈ ਸੀ ਕਰੋਨਾ ਤੇ ਹੈ ਇਹ ਬਦਲ ਬਦਲ ਕੇ ਆ ਰਹੇ ਇਕ ਵਾਰ ਤਾ ਬੁਖ਼ਾਰ ਨਾਲ ਸੀ ਫਿਰ ਸਾਹ ਨਾਲ ਚਲ ਪਿਆ ਸੀ dantaplus ਕਹਿ ਰਹੇ ਸੀ ਇਹ ਬੱਚਿਆਂ ਚ ਵੀ ਜਿਹੜੇ ਬੱਚੇ ਹੋਣ ਵਾਲੇ ਹੁੰਦੇ ਆ ਓਹਨਾ ਨੂੰ ਜਿਆਦਾ ਤਰ ਹੋ ਰਹਿਆ ਬੱਚਿਆਂ ਨੂੰ ਹੁਣ ਨਾਵਾਂ ਹੀ ਆ ਗਿਆ

ਹੈ ਤਾ ਇਹ ਸਾਹ ਤੋਂ ਹੀ ਫੈਲ ਦਾ ਹੀ ਆ viral ਇਕ ਹਿਸਾਬ ਦਾ

ਹਾਂ ਹਾਂ ਇਹਦੇ ਮਾਮਲੇ ਵੀ ਆ ਰਹੇ ਨੇ ਸਾਮਣੇ ਪਰਿਵਾਰ ਵਿਚ ਇਕ ਨੂੰ ਹੋ ਜਨਦਾ ਪਾਰ ਬਾਕੀ ਕਿਸੇ ਨੂੰ ਨਹੀਂ ਹੁੰਦਾ ਉਹ ਕਹਿ ਰਹੀ ਇਹ immunity ਤੇ ਹੁੰਦਾ ਸਾਰਾ ਕਈ ਸਰੀਰ ਝੱਲ ਲੈਂਦੇ ਆ ਜਿਵੇ ਆਮ ਖਾਂਸੀ ਬੁਖ਼ਾਰ ਹੋ ਗਿਆ ਹੁਣ ਆਪਾ ਨੂੰ ਤੇ ਖਾਸੀ ਬੁਖ਼ਾਰ ਝੱਲ ਲੈਂਦੇ ਆ ਕਦੀ ਖਾਂਸੀ ਬੁਖ਼ਾਰ ਨੂੰ ਏਨਾ ਦਿਲ ਤੇ ਲਗਾਇਆ ਚਲੋ ਹੋ ਹੋਇਆ ਮੌਸਮ ਚ ਇਹਦਾ ਹੁੰਦਾ ਹੀ ਇਹ immunity ਤੇ ਸਾਰਾ ਹੁਣ ਉਹ ਦੇ ਦਾਦੀ ਦੀ ਉਮਰ ਹੋਏ ਗਈ ਕਾਫੀ ਤਾ ਓਹਨੇ ਦੇ ਸਰੀਰ ਵਿਚ ਤਾਕਤ ਨਹੀਂ ਹੋਣੀ ਕਿ ਕਰੋਨਾ ਨੂੰ ਝੇਲ ਸਕਣ ਪਰ ਹੁਣ ਹੋਰ ਦੀ ਹੁੰਦੀ ਹਊ ਗਈ ਕਈ ਇਹਦਾ ਵੀ ਕਰਦੇ ਆ ਕਈ ਕੜ੍ਹੇ ਚਲੇ ਹੋਏ ਆ ਕੀਨੀ ਤਰਾਂ ਦੇ ਤੇ ਤੁਲਸੀ ਵਾਲੀ ਚਾਹ ਨਾਲ ਵੀ ਇਹ ਠੀਕ ਹੁੰਦਾ ਬਹੁਤ ਇਹਦੇ ਵੀ ਪਓਏ ਕਰਦੇ ਰਹਿ ਦੇ ਨੇ ਲੋਕ ਇਹਦੇ ਤਾ ਹੋ ਸਕਦਾ ਓਹਦੀ ਦਾਦੀ ਦਾ immunity system ਕੱਟ ਹੋਵੇ ਗਾ ਓਹਨੇ ਤੇ ਪਰਿਵਾਰ ਦਾ ਜਿਆਦਾ ਹੋਵੇ ਗਾ ਤਾ ਕਰਕੇ ਵੀ ਹੋ ਸਕਦਾ ਬਸ ਇਹੀ ਹੀ ਨਾ ਇਸੇ ਕਰਕੇ ਹੋਇਆ ਅਜੇ ਤਾ ਕੁਛ ਨਹੀਂ ਅਜੇ ਤੇ WHO ਨੇ ਕਿਹਾ ਅਨ ਵਾਲੇ ਦੋ ਮਹੀਨਿਆਂ ਵਿਚ ਹੋਰ ਜਿਆਦਾ ਵਧੋ ਗਏ ਹੋਰ ਫੈਲੋ ਗਾ ਅਜੇ ਤਾ ਕੁਛ ਨਹੀਂ ਆ ਕਈ ਜਗ੍ਹਾ ਤੇ ਹਰਿਆਣਾ ਦਿਲੀ ਵਾਲੀ ਸਾਈਡ ਤੇ ਤਾ mall ਵਗੈਰਾ ਬੰਦ ਕਰਤੇ ਆ ਸਿਨਮੇ ਘਰ ਬੰਦ ਕਰਤੇ ਆ ਤੇ ਨਿਊਜ਼ ਦੇਖੀ ਹੋਣੀ ਆ ਸਬ ਬਾਦ ਕੀਤਾ ਹੋਇਆ ਹੁਣ ਆਪਣੇ ਪੰਜਾਬ ਵਿਚ ਵੀ ਤਾ ਸਕੂਲ ਬਾਦ ਨੇ ਕਾਲਜ ਬੰਦ ਨੇ ਬਹੁਤ ਜਿਆਦਾ ਇਕੱਠ ਨਹੀਂ ਕਰਨਾ ਹੈ ਗਾ ਵਿਵਾਹ ਸ਼ਾਦੀਆਂ ਵਿਚ ਪੰਜਾਹ ਤੋਂ ਜਿਆਦਾ ਬੰਦੇ ਨਹੀਂ ਬੁਲਣੇ ਕੋਈ party ਜਾ ਪਾਠ ਵਿਚ ਪੰਜਾਹ ਬੰਦਿਆਂ ਤੋਂ ਜਿਆਦਾ ਨਹੀਂ ਬੁਲਾ ਸਕਦੇ ਬਹੁਤੀ ਇਕੱਠ ਵਾਲੀ ਜਗ੍ਹਾ ਤੇ ਜਾਣਾ ਬੰਦ ਕੀਤਾ ਹੋਇਆ ਸੀ ਜੇ ਕਹਿੰਦੇ ਸੀ ਕਿ ਤੁਸੀ ਚਾਰ ਪੰਜ ਜਾਣੇ ਹੋ ਇਕੱਠੇ ਜਾ ਰਹੇ ਹੋ ਓਦੋ ਵੀ ਮਾਸਕ ਵਗੈਰਾ ਲਗਾ ਕੇ ਰੱਖਣ ਆ ਸਤ ਫੁੱਟ ਦੀ ਦੂਰੀ ਬਣਾ ਕੇ ਰੱਖਣੀ ਆ ਸਬ ਦੇਖ ਰਹੇ ਨੇ ਹੁਣ ਹੁਣ ਫਿਰ ਦੁਬਾਰਾ ਤੋਂ ਹੋ ਗਿਆ ਕਈ ਜਗ੍ਹਾ ਤੇ night ਕਰਫਿਊ ਲਗ ਗਿਆ ਹਹੁਣ ਕਹਿ ਰਹੇ ਨੇ ਪੰਜਾਬ ਵਿਚ ਕੇਸ ਤੇ ਆਈ ਜਾ ਰਹੇ ਨੇ ਦੇਖ ਦੇ ਆ ਸਰਕਾਰ ਪੰਦਰਾਂ ਦਿਨ ਨੂੰ ਐਲਾਨ ਕਰ ਦੋ ਗਈ ਓਹੀ ਤੇ ਹੈ ਕੋਵਿਡ ਕਈ ਬੱਚੇ ਦੀ ਪੜ੍ਹਾਈ ਤੇ ਸਾਰੇ ਕਾਮ ਕਰ ਠੱਪ ਹੋਏ ਪਿਆ ਆ ਕਰੋਨਾ ਕਰਕੇ ਨਹੀਂ ਨਹੀਂ ਹੈ ਹੀ ਨਹੀਂ ਕੋਈ ਕਿਉਕਿ ਸਰਕਾਰ ਨੇ ਕੋਵਿਡ ਕਰਕੇ ਸਾਰੇ ਪੇਪਰ ਅੱਗੇ ਕਰਤੇ ਆ ਸਾਰੇ ਜਿਹੜੇ ਬੱਚਿਆਂ ਨੇ ਭਾਰ ਜਾਣਾ ਸੀ ਵੀਜ਼ਾ ਲੱਗਿਆ ਹੋਇਆ ਸੀ ਸਬ flight ਬੰਦ ਕੀਤੀਆਂ ਹੋਇਆ ਆ ਹੁਣ ਇਕ ਦੋ ਮਹੀਨੇ ਰੁਕ ਕੇ ਦੇਖ ਦੇ ਆ ਜਦੋ ਕੋਈ control ਚ ਆਵੇ ਗਏ ਫਿਰ ਬੰਦ ਤਾ ਕਰਤਾ ਸਗੋਂ ਹੁਣ ਹੁਣ ਉਹ ਹੋਰ ਬੱਚਿਆਂ ਨੂੰ ਹੋਰ ਲੋਕ ਨੂੰ ਅੰਦਰ ਅਨ ਨਹੀਂ ਦੀਦੇ ਪਏ ਹਰ ਦੇਸ ਨੂੰ ਇਹਦਾ ਲਗ ਰਹੇ ਏ ਕਿ ਦੂਜੇ ਦੇਸ ਤੇ ਲੋਕ ਸਦਾਏ ਦੇਸ ਵਿਚ ਆ ਕੇ ਬਿਮਾਰੀ ਫੈਲਾ ਰਹੇ ਨੇ ਹੁਣ ਆਪਾ ਨੂੰ ਵੀ ਇਹਦਾ ਹੀ ਆ ਇੰਡੀਆ ਨਾਲੋਂ ਕੇਸ ਜਿਆਦਾ ਅਮਰੀਕਾ ਵਿਚ ਆਏ ਹੋਏ ਨੇ ਤੇ ਓਥੋਂ ਦੀਆ flights ਬੰਦ ਕੀਤੀਆਂ ਨੇ ਇੰਡੀਆ ਵਾਲੇ ਨੇ ਕਿ ਓਥੋਂ ਦੇ ਲੋਕਾਂ ਨੂੰ ਬਿਮਾਰੀ ਫੇਲ ਚੁਕੀ ਆ ਹੁਣ ਉਹ ਹਠੇ ਆ ਕੇ ਬਿਮਾਰੀ ਨਾ ਫੈਲਾ ਸਕਣ ਇਸ ਲਈ ਸਬ ਬੰਦ ਆ ਦੂਸਰੀ ਆਹ ਕਿ ਹਸਪਤਾਲ ਵਾਲੇ ਇਹਦੀ ਅਡ

ਤੂੰ ਦੇਖਿਆ ਹੋਣਾ ਜਦੋ ਪਹਿਲੀ ਵਾਰ ਕਰੋਨਾ ਫੈਲਿਆ ਸੀ ਤਾ ਬਹੁਤ ਬੁਰਾ ਹਾਲ ਹੋਇਆ ਸੀ ਹਸਪਤਾਲ ਵਿਚ ਹੀ ਅਹਫ਼ਵਾਵ ਸੀ ਕਿ ਅਜ ਇਸ ਦੀ ਮੌਤ ਹੋ ਗਈ ਕਰੋਨਾ ਕਰਕੇ ਕਲ ਉਸਦੀ ਗਈ

ਓਹੀ ਤਾ ਹੈ ਇਕ ਤਰਾਂ ਦਾ ਧੰਦਾ ਬਣਾ ਲਿਆ ਸੀ ਕਈ ਡਾਕਟਰ ਨੇ ਆਪਾ ਸਬ ਨੂੰ ਨਹੀਂ ਕਹਿ ਸਕਦੇ ਪਰ ਕਈ ਇਹਦਾ ਹੀ ਕਰਦੇ ਹਸਪਤਾਲ ਵਾਲੇ

ਠੰਡ ਵਿਚ ਸਰੀਰ ਦਰਦ ਜੁਕਮ ਬੁਖ਼ਾਰ ਹੁੰਦਾ ਰਹਿੰਦਾ ਤੇ ਕਰੋਨਾ ਦਸ ਦਿਂਦੇ ਆ ਫਰ ਸੁਣਨ ਚ ਆਯਾ ਰਬ ਜਾਣੇ ਹੁਣ ਸਹੀ ਜਾ ਗਲਤ ਕਿ ਐਵੇ ਦਸ ਦਿੰਦੇ ਕਿ ਕਰਨਾ ਹੋ ਗਿਆ ਥੋੜ੍ਹਾ ਜਾ ਖ਼ਾਸੀ ਜੁਕਮ ਹੋ ਜਾਂਦਾ ਤੇ ਫਰ ਕੋਈ ਇਹੋ ਜਿਹਾ ਟੀਕਾ ਲਗਾ ਦਿੰਦੇ ਸੀ ਜਿਸ ਨਾਲ ਬੰਦਾ ਮਾਰ ਜਾਂਦਾ ਸੀ ਇਹਦਾ ਦੀਆ ਵੀ ਅਹਫ਼ਵਾਵ ਆਇਆ ਕਿ WHO ਇਸ ਦਾ ਹਸਪਤਾਲ ਵਾਲਿਆਂ ਨੂੰ ਪੈਸੇ ਦੇ ਰਹੇ ਆ ਇਕ ਮਰੀਜ਼ ਦਾ ਤਿੰਨ ਹਾਜ਼ਰ ਤਾ ਕਰਕੇ ਕਹਿੰਦੇ ਸੀ ਹਸਪਤਾਲ ਕਰੋਨਾ ਦੇ ਮਰੀਜ਼ ਕਦੀ ਜਾਂਦੇ ਸੀ ਹੋ ਹੀ ਤਾ ਹੈ ਬੰਦਾ ਬਿਮਾਰੀ ਨਾਲ ਕੱਟ ਮਾਰਦਾ ਇਹ ਜਿਹੜਾ ਅਤੇਆਂ ਚਾਰ ਇਹਦੇ ਨਾਲ ਜਾਂਦਾ ਹਾਂ ਹਾਂ ਆਪਣਾ ਦੇਸ ਰਹਿ ਨਹੀਂ ਸਕਦਾ ਕਾਮਣ ਬਿਨਾ ਇਹੋ ਜਿਹੀਆਂ ਚੀਜ਼ਾਂ ਤੋਂ ਓਹਨਾ ਨੂੰ ਤੇ ਲਾਹਾ ਮਿਲ ਜਾਂਦਾ ਹੁਣ ਕੀਤੇ ਬੰਦਾ ਜਾਨ ਜੋਗਾ ਨਹੀਂ plan ਕੀਤਾ ਸੀ ਦੀਦੀ ਕੋਲ ਜਾਨ ਦਾ ਦਿੱਲੀ ਮਾਮੀ ਪਾਪਾ ਕਹਿ ਰਹੇ ਸੀ ਪਰ ਕਹਿੰਦੇ ਬਹੁਤ ਬੁਰਾ ਹਾਲ ਆ ਦਿਲੀ ਵਿਚ ਰੋਜ਼ ਕੇਸ ਆ ਰਹੇ ਨੇ ਪੰਜਾਹ ਪੰਜਾਹਕੇਸ ਆ ਰਹੇ ਨੇ ਆਪਣੇ ਪੰਜਾਬ ਵਿਚ ਕਲ ਪੰਦਰਾਂ ਸੌ ਕੇਸ ਆਇਆ ਇਕ ਦੀ ਵਿਚ ਤਾ ਹੁਣ ਜਾਨ ਦਾ ਕੋਈ ਹੈ ਨਹੀਂ vaccination ਕਹੀ ਤੇ ਸਹੀ ਸੀ ਵਧੀਆ ਘਟੀਆ ਪਰ ਮੈਂ ਕਰ ਵਾਲੀ ਸੀ ਤੈਨੂੰ ਪਤਾ ਸਾਰੇ ਕੀਤੇ vaccination ਦੇ certificate ਦੇਖ ਦੇ ਨੇ vaccination ਕਾਰਵਾਈ ਜਾ ਨਹੀਂ ਓਹਦੇ ਕਰਕੇ ਕਾਰਵਾਲੀ ਸੀ ਮੈਂ ਪਰ ਜਾਨ ਦਾ ਹੈ ਨਹੀਂ ਕੁਛ ਦੋ ਮਹੀਨੇ ਤਕ ਹਾ ਹਾਂ ਮੈਂ ਹੀ ਕਿਹਾ ਸਰੀਰ ਨਾਲੋਂ ਵੱਧ ਕੇ ਕੁਛ ਨਹੀਂ ਹੈ ਨਹੀਂ ਨਹੀਂ ਆਹ ਸਾਡੇ office ਵਿਚ ਹੋਈ ਸੀ vaccine ਹੁਣ ਤੇ compulsory ਕਰਤਾ ਕਿ ਲੱਗੀ ਹੋਣੀ ਚਾਹੀਦੀ ਆ ਇਸ ਕਰਕੇ ਥੋੜ੍ਹਾ ਕਰ ਵਾਲਿਆਂ ਕਹਿੰਦੇ ਜਦੋ vaccine ਕਰਵਾਓ ਸਰੀਰ ਤੰਦਰੁਸਤ ਹੋਣਾ ਚਾਹੀਦਾ ਆ ਬਿਮਾਰ ਨਹੀਂ ਹੋਣਾ ਚਾਹੀਦਾ ਤਾ ਇਸ ਲਈ ਹੁਣ ਇਹਦਾ ਤਾ ਹੈ ਜਿਨ੍ਹਾਂ ਤੇ ਕਾਰਵਾਈ ਆ vaccine ਓਹਨੂੰ ਵੀ ਹੋ ਰਹੇ ਕਰੋਂਨਾ ਬਸ ਇਹਦਾ ਹੀ ਆਪਣਾ ਖਾਣਾ ਪੀਨਾ ਸਹੀ ਰਹੇ ਖ਼ਾਸੀ ਜੁਕਮ ਹੁੰਦਾ ਤੇ time ਨਾਲ ਇਲਾਜ਼ ਕਰ ਵਾਲੀਏ ਆਪਾ ਵਰਗੇ ਸੋਚ ਦੇ ਆ ਚਲ ਥੋੜ੍ਹਾ ਜਾ ਖਾਸੀ ਜੁਕਮ ਆ ਰੋਜ਼ ਦੀ Steam ਲੈ ਲਈਏ ਜੇ ਲਗੇ ਤਾ ਜਦ ਹੀ ਲਗੇ ਥੋੜ੍ਹਾ ਜਾ ਵਧਿਆ ਖਾਨ ਪੀਣ ਰੱਖੋ ਇਹਦਾ ਕੁਛ ਨਹੀਂ ਹਾਂ ਵਿਟਾਮਿਨ ਸੀ ਦੀ ਕਮੀ ਨਾ ਹੋਣ ਦੋ ਸਰੀਰ ਵਿਚ ਆਪਣੇ ਮੇਨ ਇਹੀ ਗੱਲ ਆ

ਚਲ ਵਧੀਆ ਕਰ ਲਿਆ ਅਜੇ ਮੈਂ ਫ੍ਰੀ ਵੀ ਸੀ

ਹਾਂ ਹਾਂ ਰੁਕ ਕੇ ਜਾਓ ਜਦ ਸਬ ਕੁਛ ਠੀਕ ਹੋ ਜੋ

ਪੜ੍ਹਾਂਗੇ ਰਾਜੇ ਸਲਵਾਨ ਦੇ ਘਰ ਦੋ ਰਾਣੀਆਂ ਸਨ, ਜੋ ਕਿ ਸਿਆਲਕੋਟ ਦਾ ਰਾਜਾ ਸੀ, ਰਾਜਾ ਸਲਵਾਨ ਉਹਨਾਂ ਉਸ ਦੀਆਂ ਦੋਨੋਂ ਰਾਣੀਆਂ ਦੇ ਨਾਮ ਇੱਕ ਦਾ ਨਾਮ ਇੱਛਰਾਂ ਤੇ ਦੂਜੀ ਦਾ ਨਾਮ ਲੂਣਾ ਸੀ। ਰਾਣੀ ਇੱਛਰਾਂ ਦੀ ਕੁੱਖੋਂ ਇੱਕ ਬਾਲਕ ਨੇ ਜਨਮ ਲਿਆ ਜਿਸਦਾ ਦਾ ਨਾਂ ਪੂਰਨ ਰੱਖਿਆ ਗਿਆ, ਕਹਿੰਦੇ ਹਨ ਕਿ ਜੋਤਸ਼ੀਆਂ ਨੇ ਰਾਜਾ ਸਲਵਾਨ ਨੂੰ ਇਹ ਵਹਿਮ ਪਾ ਦਿੱਤਾ ਕਿ ਬਾਰਾਂ ਵਰ੍ਹਿਆਂ ਤੱਕ ਪੁੱਤਰ ਦਾ ਮੂੰਹ ਵੇਖਣਾ ਉਸ ਲਈ ਅਸ਼ੁੱਭ ਹੋਵੇਗਾ।

ਉਸਨੇ ਪੂਰਨ ਨੂੰ ਬਾਰਾਂ ਵਰਿਆਂ ਤੱਕ ਭੋਰੇ ਵਿੱਚ ਰੱਖਣ ਦਾ ਹੁਕਮ ਦਿੱਤਾ ਤੇ ਬਾਰਾਂ ਵਰੇ ਬੀਤਣ ਪਿੱਛੋਂ ਪੂਰਨ ਭੋਰਿਓ ਨਿਕਲ ਕੇ ਪਿਤਾ ਨੂੰ ਮਿਲਣ ਲਈ ਗਿਆ ਪਿਤਾ ਨੇ ਪੂਰਨ ਨੂੰ ਪਿਆਰ ਕੀਤਾ ਤੇ ਕਿਹਾ ਕਿ ਉਹ ਆਪਣੀਆਂ ਮਾਵਾਂ ਨੂੰ ਮਿਲ ਆਵੇ। ਪਹਿਲਾਂ ਉਹ ਲੂਣਾ ਦੇ ਮਹਿਲਾਂ ਵਿੱਚ ਜਾਵੇ ਅਤੇ ਫਿਰ ਰਾਣੀ ਇੱਛਰਾਂ ਨੂੰ ਮਿਲੇ ਆਪਣੇ ਪਿਤਾ ਦੇ ਹੁਕਮ ਅਨੁਸਾਰ ਪੂਰਨ ਲੂਣਾਂ ਨੂੰ ਪ੍ਰਣਾਮ ਕਰਨ ਗਿਆ ਪਰ ਜਵਾਨ ਪੂਰਨ ਦੀ ਸੁੰਦਰਤਾ ਨੂੰ ਵੇਖ ਕੇ ਲੂਣਾ ਦੰਗ ਰਹਿ ਗਈ। ਉਹ ਪੂਰਨ ਨੂੰ ਆਪਣੇ ਪੁੱਤਰ ਦੀ ਥਾਂ ਪ੍ਰੇਮੀ ਦੇ ਰੂਪ ਵਿੱਚ ਦੇਖਣ ਲੱਗੀ ਪਰ ਪੂਰਨ ਦੀਆਂ ਨਜ਼ਰਾਂ ਵਿੱਚ ਉਹ ਇੱਕ ਮਾਂ ਸੀ, ਪੂਰਨ ਨਿਰਾਸ਼ ਹੋ ਕੇ ਕਾਹਲੀ ਕਾਹਲੀ ਲੂਣਾ ਦੇ ਮਹਿਲਾਂ ਵਿੱਚੋਂ ਨਿਕਲ ਆਇਆ। ਤੇ ਲੂਣਾ ਨੂੰ ਇਸ ਗੱਲੋਂ ਬਹੁਤ ਗੁੱਸਾ ਆਇਆ ਕਿ ਪੂਰਨ ਉਸ ਦੀ ਇੱਛਾ ਨੂੰ ਠੁਕਰਾ ਗਿਆ ਹੈ ਤੇ ਉਸ ਨੇ ਉਸ ਤੋਂ ਬਦਲਾ ਲੈਣ ਦੀ ਠਾਣ ਲਈ ਤੇ ਉਸ ਨੇ ਆਪਣੇ ਕੱਪੜੇ ਪਾੜ ਕੇ ਵਾਲ ਖਿਲਾਰ ਲਏ,